ਰੈਸਟ ਲੱਗੇ ਹੋਏ ਡਰੱਮ ਪਏ ਹੋਏ ਆ ਤੇ ਬਹੁਤ ਹੀ ਔਲਡ ਪੈਂਟਡ ਵਾਲਸ ਆ ਜਿੰਨਾਂ ਵਿੱਚ ਕੀ ਆਪਾਂ ਆਰ ਪਾਰ ਵੇਖ ਸਕਦੇ ਆ।

ਕੇ ਤੇਰੇ ਟੈਂਗੂਲਰ ਸ਼ੇਪ ਦੇ ਵਿੱਚ ਤੇ ਨਾਲ ਹੀ ਉਹਦੇ ਸੀਮੈਂਟ ਨਾਲ ਬਣੀ ਹੋਈ ਇੱਕ ਦੀਵਾਰ ਆ ਜੋ ਕਿ ਬਹੁਤ ਪੁਰਾਣੀ ਲੱਗਦੀ ਪਈ ਆ ਦੇਖਣ--

ਰੋਡਸ ਪਈਆਂ ਹੋਈਆਂ ਹੈ ਲੋਏ ਦੀਆਂ ਰਸਟ ਲੱਗੀ ਹੋਈ ਆ ਕੁਝ ਬਰਤਨ ਪਏ ਹੋਏ ਆ ਕੁਝ ਮੈਨੂਫੈਕਚਰਡ ਆ।

ਲੱਗਦੀ ਪਈ ਹੈ ਬੋਹਤ ਹੀ ਕਲਰਫੁਲ ਵਿਊ ਆ ਜਿੱਥੇ ਬੋਹਤ ਜਿਆਦਿਆਂ ਪੈਂਸਿਲਸ ਲੱਗੀ--

ਆਪਨੇ ਏਸ਼ੀਅਨਟ ਟਾਈਮ ਦਿਆਂ ਕੁਝ ਚੀਜ਼ਾਂ ਰੱਖੀਆਂ ਗਈਆਂ ਸਟੋਰ ਕਰਕੇ ਵੁਡ-

ਵਾਈਟ ਐਂਡ ਬਲੈਕ ਕਲਰ ਦੀਆਂ ਜਿਹੜੀਆਂ ਚਾਨਣੀਆਂ ਲੱਗੀਆਂ ਥੋੜਾ ਜਿਹਾ ਵਿੱਚ ਪਿੰਕ ਕਲਰ ਨਾਲ ਡੈਕੋਰੇਟਡ ਆ।

ਰੋਡ ਦੇ ਉੱਪਰ ਵਾਈਟ ਕਲਰ ਦੀ ਲਾਈਨ ਵੀ ਬਣੀ ਹੋਈ ਹੈ ਤੇ ਸਾਈਡ ਤੇ ਵੀ ਬਹੁਤ ਜਿਆਦਾ ਗ੍ਰੀਨਰੀ ਵੀ ਆ ਤੇ ਕੁਝ ਮਿੱਟੀ ਵੀ ਖਿਲਰੀ ਹੋਈ ਆ।

ਹੈਗਾ ਵਾ ਕੀ ਇਹ ਜੇਹੜੀ ਫ਼ੋਟੋ ਆਹ ਇਹ ਅੰਡਰ ਕੰਸਟ੍ਰਕਸ਼ਨ ਏਰੀਆ ਯਾ।

ਜਿਹਦੇ ਵਿੱਚ ਕੰਮ ਹੋਂਡਿਆ ਵਾਹ ਕੰਧਾ ਕਿਹੜੀਆਂ ਬਣਾ ਦਿੱਤੀਆਂ ਗਈਆਂ ਆਲੇ ਦੁਆਲੇ ਵਾਲ਼ ਹੈ ਸੀਮੇਂਟ ਨਾਲ ਪਲੱਸਤਰ ਵੀ ਕਰਤੀਆਂ ਤੇ ਉਹਦੇ ਅੰਦਰ ਇੱਕ ਵੈਲ --

ਆਪਣੇ ਡਿਸਪੋਜ਼ਲਸ ਚ ਪਾਇਆ ਆ ਚਨੇ ਆ ਵਿੱਚ ਪਿਆਜ਼ ਪਿਆ ਹੋਇਆ ਵਾ ਤੇ ਡਿਸਪੋਜ਼ਲਸ ਠੀਕ ਹੈ ਜਿਹਦੇ ਨਾਲ ਓਹ ਖਾਣਡੀਆ ਵਾ ਤੇ ਇੱਕ ਸਾਈਡ ਗੋਲਗੱਪੇ ਪਏ ਆ।

ਵਹੀਕਲ ਦੇ ਵਿੱਚ ਜਿਹੜਾ ਫਿਊਲ ਫਿਲ ਕਰਵਾਉਣ ਡਿਆ ਰਾਈਟ ਸਾਈਡ ਦੇ ਉੱਪਰ ਇੱਕ ਗੱਡੀ ਆ।